ਉਹ ਖੇਡਦੇ ਨੇ ਉਹ ਚਾਲਾਂ ਹੂੰ ਵੈਸੇ ਯਾਰ ਇੱਕ ਗੱਲ ਹੈਗੀ ਆ ਬਈ ਆਹ ਜਿਹੜੇ ਹੁਣ ਐਨੇ ਸਾਲ ਦੇ ਪੁਰਾਣੇ ਉਹ ਨੇ ਹੈ ਨਾ, ਬਈ ਸਿੰਘ ਨੇ ਇਹਨਾ ਨੂੰ ਛੱਡਣਾ ਚਾਹੀਦਾ ਯਾਰ ਜਿਹੜੇ ਕੋਈ ਇੱਥੇ ਕੋਈ ਹੈ ਨਾ ਕਾ ਕਾਂਡ ਕਰਦਾ, ਮੰਨ ਕੇ rape , ਉਹਨਾ ਨੂੰ ਤਾ ਅੱਜ ਕੱਲ੍ਹ ਛੱਡ ਰਹੇ ਨੇ ਬਲਾਤਕਾਰੀਆਂ ਨੂੰ, ਜਿਹੜੇ ਹੈ ਨਾ, already ਲੜ ਰਹੇ ਨੇ ਆਪਣੇ ਦੇ ਹੈ ਨਾ ਆਪਣੇ ਲਈ ਲੜਦੇ ਨੇ, ਉਹਨਾ ਨੂੰ ਜੇਲਾਂ ਚ ਰੱਖ ਰਿਹਾ ਇਹਨਾ ਨੇ, ਨਾਲੇ ਕੋਈ ਉਹਨਾ ਲਈ ਕੈਦ ਪੂਰੀ ਹੋ ਰਹੀ ਉਹਨਾ ਦੀ ਜ਼ੇਲ੍ਹ ਪੂਰੀ ਹੋ ਰਹੀ ਹੈ, ਛੱਡਣੇ ਤਾਂ ਚਾਹੀਦੇ ਭਰਾ ਤੈਨੂੰ ਮੈਂ ਸਹੀ ਗੱਲ ਦੱਸਾਂ,

ਉਹੀ ਲ ਉਹ ਵਾਲੇ ਲ ਉਹੀ ਗੱਲ ਆ ਗਈ ਨਾ ਫੇਰ ਕਿਉਂਕਿ ਯਾਰ ਅੱਜ ਦੀਆਂ ਨਾ ਜਿਹੜੀਆਂ ਸਰਕਾਰਾਂ ਨੇ ਜਿਹੜੇ ਜਿਹੜੇ ਲੋਕ ਨੇ ਗੇ,

ਉਹ ਸਹੀ ਨੂੰ ਸਹੀ ਨੂੰ ਗਲਤ ਮੰਨਦੇ ਨੇ,

ਜਿਹੜੇ ਆਪਣੇ ਲੋਕ ਠੱਗੀ ਕਰਦੇ ਨੇ, ਇਹਨੂੰ ਵੱਡਾ ਗਿਆਨੀ ਬਣਿਆ ਫਿਰਦਾ ਵਾ, ਹੈ ਨਾ, ਕੀ ਆ ਇਹ ਹੈਂੰ, ਅਤੇ

ਬਈ ਇਹ ਆਪਾਂ ਨੂੰ ਸਿੱਖਿਆ ਦੇਈ ਜਾਂਦਾ ਹੈ ਨਾ, ਆਪਾਂ

ਨਹੀਂ ਸੁਣਨੀ, ਆਪਾਂ ਕਰੋ ਨਸ਼ੇ ਹੈ ਨਾ, ਆਪਾਂ ਕਰੋ ਬਲਾਤਕਾਰ ਕਰੋ ਬਦਮਾਸ਼ੀਆਂ

ਕਿਉਂਕਿ ਯਾਰ ਉਹਦਾ ਨਤੀਜਾ ਬਾਅਦ ਚ ਮਾੜਾ ਹੀ ਹੁੰਦਾ ਜਦੋਂ ਆਪਣੇ ਵਰਗਾ ਅਹ ਕੋਈ ਵਧੀਆ ਆਪਣੇ ਤੋਂ ਵੱਡਾ

ਫੇਰ ਉੱਠਕੇ ਸਮਝਾਉਂਦਾ ਆਪਾਂ ਨੂੰ ਬਈ ਇਹ ਕੰਮ ਆਂਏਂ ਨਹੀਂ ਕਰਨਾ ਬਈ ਇਹ ਕੰਮ ਐਵੇਂ ਕਰਨਾ ਵਾ,

ਉਹਦੀ ਗੱਲ ਤੇ ਨਾ ਉਹ ਕਰਨਾ ਚਾਹੀਦਾ ਬਈ ਧਿਆਨ ਦੇਣਾ ਚਾਹੀਦਾ

ਹਾਂ ਅਤੇ ਆਪਾਂ ਨੂੰ ਜਦੋਂ ਯਾਰ ਆਪਾਂ ਨੂੰ ਆਪਣੇ ਨਾਲ ਉਹ ਬੀਤਦੀ ਆ ਗੱਲ ਹੈ ਨਾ ਆਪਾਂ

ਦਿਮਾਗ ਚ ਫੇਰ ਉਹ ਗੱਲ ਆਉਂਦੀ ਹੈ ਬਈ ਨਹੀਂ ਯਾਰ ਆਪਾਂ ਨੂੰ ਉਹਨੇ ਐਵੇਂ ਕਿਹਾ ਸੀ ਹੈ ਨਾ,

ਐਵੇਂ ਨਹੀਂ ਕਰਨਾ ਬਈ ਐਵੇਂ ਨਹੀਂ ਕਰਨਾ, ਬਈ ਐਵੇਂ ਕਰਨਾ ਅਸੀਂ,

ਜਦੋਂ ਆਪਾਂ ਆਪ ਆਪ ਕੋਈ ਕੱਪੜਾ ਲਿਆਉਂਦੇ ਹਾਂ ਆਪਣੇ ਤੇ ਹੀ ਰੱਖ ਲਾ

ਆਪਾਂ ਆਪ ਕੋਈ ਕੱਪੜਾ ਲਿਆਉਂਦੇ ਹੈਗੇ ਹਾਂ, ਆਪਾਂ ਨੂੰ ਪਸੰਦ ਤਾਂ ਨਹੀਂ ਆਉਂਦਾ

ਹੈਂ ਜਦੋਂ ਆਪਣਾ ਆਪਣੇ ਮਾਂ ਪਿਉ ਘਰਦੇ ਆਪਾਂ ਰਹਿ ਗਏ ਬਈ ਇਹ

ਅਤੇ ਬਾਕੀ ਹੈ ਨਾ, ਇਹੋ ਜਿਹੇ ਲੋਕਾਂ ਦੀ ਹੂੰ ਵੈਸੇ ਆਹ ਉਮਰ ਚ ਤਾਂ ਆਪਾਂ ਆਪ ਹੀ ਲਿਆਉਂਦੇ ਹਾਂ ਯਾਰ ਕੱਪੜੇ, ਆਪਾਂ ਛੋਟੇ ਹੁੰਦੇ ਠੀਕ ਰਹਿੰਦੇ ਸੀ ਛੋਟੇ ਜਾਣੇ ਛੋਟੀ ਜ਼ਿੰਦਗੀ ਦੇ ਬਚਪਨ ਵਾਲੀ ਜ਼ਿੰਦਗੀ ਜ਼ਿੰਦਗੀ ਸੀ ਯਾਰ ਕੋਈ ਯਾਦ ਆਉਂਦੀ ਹੈ ਹੁਣ ਵੀ ਅੱਜ, ਦੱਸਵੀਂ ਤੱਕ ਦੀ school life ਹੂੰ ਬਈ ਯਾਰ ਜ਼ਿੰਦਗੀ ਸੀ ਯਾਰ ਆਹ ਦੱਸਵੀਂ ਯਾਰ ਮੈਨੂੰ ਤਾਂ ਨਾ ਮੈਂ ਹੁਣ ਦੱਸਵੀ ਕਰਕੇ ਹਟਿਆ ਹੈਗਾ

ਉਹ ਯਾਰ ਮੈਨੂੰ ਉਹ ਉਹ ਜਿਹੜੇ ਜਿਹੜੇ ਨਜ਼ਾਰੇ ਮੈਂ ਉਹ ਦੱਸਵੀਂ ਲੈ ਲਏ ਨਾ,

ਉਹ ਯਾਰ ਦੱਸਵੀਂ ਤੱਕ ਮੈਨੂੰ ਆਏਂ ਨਹੀਂ ਪਤਾ ਹੁੰਦਾ ਸੀ ਬਈ ਹੈ ਨਾ ਐਨਾ ਆਂਏਂ ਨਹੀਂ ਪਤਾ ਹੁੰਦਾ ਸੀ ਮੈਂ ਯਾਰ ਹੈ ਨਾ ਜਵਾਕਾਂ ਵਾਂਗੂੰ ਚੌੜ ਕਰਦਾ ਖੇਡਦਾ ਹੱਸਦਾ ਕਦੀ ਕਿਹਨੂੰ ਕੁੱਛ ਕਹਿ ਦਿੱਤਾ, ਕਦੀ ਕਿਹਨੂੰ ਕੁੱਛ ਕਿਹਾ, ਹੈਂ, ਫੇਰ ਹੱਸ ਕੇ ਬੋਲ ਪਏ ਫੇਰ ਲੜ ਪਏ, ਫੇਰ ਬੋਲ ਪਏ, ਹੈਂ,

ਕਦੇ ਕਿਸੇ ਨਾਲ ਪੈਸਿਆ ਦੀ ਚੌੜ ਕਰਨ ਲੱਗ ਜਾਏ, ਕਦੇ ਸ਼ਰਤ ਲਾ ਲਾਈ ਕੀ ਹੈ ਨਾ ਬਹੁਤ ਮਜ਼ਾਕ ਕੀਤੇ ਨੇ,

ਬਈ ਬਈ ਯਾਰ ਉਹ ਇਹ life ਹੁਣ ਦੱਸਵੀਂ ਤੱਕ ਦੀ ਜਿਹੜੀ life ਹੁੰਦੀ ਹੈ, ਹੈ ਨਾ, ਉਦੋਂ ਇਹ life ਹੀ ਹੁੰਦੀ ਹੈ।

ਹੂੰ ਹੁਣ ਮੈਂ ਉਹ ਐਵੇਂ ਉਹ ਉਹ ਚ ਜਦੋਂ ਉਹ ਕਰਦਾ ਵਾਂ ਮਹਿਸੂਸ ਕਰਦਾਂ,

ਜਿਦਾਂ ਇਕੱਠੇ ਹੋਈਏ ਹੈ ਨਾ, ਬਈ ਕਿੱਥੇ ਤਾਂ ਯਾਰ ਉਹ ਯਾਰ ਹੈ ਨਾ ਬਈ ਜਿੰਨ੍ਹਾ ਨਾਲ ਆਪਾਂ ਛੋਟੇ ਹੁੰਦਿਆਂ ਤੋਂ ਹੈਂ ਜਨਮ ਲੈਂਦਾ ਵਾਂਗੂੰ ਖੇਡਦੇ ਹਾਂ ਇਕੱਠੇ ਆਪਾਂ ਇੱਕ ਦੂਜੇ ਬਾਰੇ ਜਾਣਦੇ ਹਾਂ ਹੈ ਨਾ

ਮੈਂ ਇਹਨੂੰ ਗੱਲ ਮੈਂ ਇਹਨੂੰ ਗੱਲ ਦੱਸ ਤੀ ਕੋਈ ਚੱਲ ਆਪਣੇ ਦੋਨਾਂ ਤੇ ਹੀ ਲਾ ਲੈ, ਫੇਰ ਮੈਂ ਤੈਨੂੰ ਕੋਈ ਗੱਲ ਦੱਸਤੀ

ਹੂੰ ਆਪਾਂ ਦੋਨੇ ਆਹ ਹੁਣ ਮਿਲੇ ਹਾਂ ਆਪਾਂ

ਤੂੰ ਮੈਨੂੰ ਮਿਲਿਆ ਅਤੇ ਮੈਨੂੰ ਕੀ ਪਤਾ ਤੇਰਾ ਸੁਭਾਅ ਕਿਵੇਂ ਦਾ ਵਾ,

ਤੂੰ ਕਿਸੇ ਨੂੰ ਹੋਰ ਦੱਸ ਤੂੰ ਮੈਨੂੰ ਕੀ ਪਤਾ ਤੂੰ ਕਿਸੇ ਨੂੰ ਦੱਸੇ ਨਾ, ਮੈਨੂੰ ਕੀ ਪਤਾ ਤੇਰਾ ਸੁਭਾਅ ਹੋਰ ਵੀ ਹੋਵੇ, ਬਈ ਤੂੰ ਕਿਸੇ ਨੂੰ ਦੱਸ ਦੇ ਗਾਂ ਗੱਲ ਆਹ

ਬਈ ਜੇ ਆਪਣੇ ਯਾਰ ਜਿਹੜੇ ਆਪਣੇ ਨਾਲ ਦੇ ਖਾਸ ਇੱਕ ਥਾਲੀ ਇੱਕ ਥਾਲੀ ਚ ਖਾਂਦੇ ਚੌੜ ਕਰਦੇ ਹੈ ਨਾ ਆਪਾਂ ਨੂੰ ਉਹਨਾ ਦੇ ਆਪਾਂ ਨੂੰ ਉਹਨਾ ਬਾਰੇ ਪਤਾ ਲੱਗ ਜਾਂਦਾ ਬਈ ਇਹ ਬੰਦਾ ਕਿਵੇਂ ਹੈ ਹੈ ਨਾ,

ਬਈ ਬਈ ਇਹ ਬੰਦੇ ਨੂੰ ਅਹ ਇਹ ਬੰਦੇ ਬਾਰੇ ਪਤਾ ਲੱਗ ਜਾਂਦਾ ਸਾਰਾ

ਦਾ ਦਸਵੀਂ ਦਾ ਨਹੀਂ ਹੈਗਾ, ਪਤਾ ਹੁੰਦਾ ਨਾ ਜਿਹੜੇ ਬੰਦੇ ਦਾ ਆਪਾਂ ਨੂੰ ਯਕੀਨ ਨਹੀਂ ਹੁੰਦਾ ਬਈ ਉਹ ਆਪਣੇ ਉੱਧਰ ਕਰ ਦੇਊਗਾ, ਆਪਾਂ ਉਹਨੂੰ ਗੱਲ ਤਾਂ ਨਹੀਂ ਦੱਸਦੇ ਨਾ ਨਾ ਕਦੇ ਨਹੀਂ

ਯਾਰ ਜਿਹੜੀ school life ਹੁੰਦੀ ਹੈ ਬਈ ਉਹ ਚ ਆਪਾਂ ਨੂੰ ਬੰਦੇ ਦੀ ਪਰਖ ਹੋ ਜਾਂਦੀ ਹੈ ਹੈਂ

ਜਿਹੜੀ ਪਰਖ ਆਈ ਹੈ ਉਹ ਬੰਦੇ ਦੀ ਪਰਖ ਹੋ ਜਾਂਦੀ ਹੈ, ਕਿਉਂਕਿ ਆਪਾਂ ਨੂੰ ਪਤਾ ਲੱਗ ਜਾਂਦਾ ਬਈ ਇਹ ਬੰਦਾ ਬਈ ਆਪਾਂ ਨੂੰ ਆਪਣੀ ਗੱਲ ਇੱਧਰ ਦੀ ਉੱਧਰ ਨਹੀਂ ਕਰਦਾ ਹੈ ਨਾ

ਅਤੇ ਜਿਹੜੀਆਂ ਆਪਣੇ ਨਾਲ

ਜਿਹੜੀਆਂ ਆਪਣੇ ਨਾਲ ਹੈ ਨਾ, ਆਪਦੀਆਂ ਜਿਹੜੀਆਂ ਉਹ ਹੁੰਦੀਆਂ ਨੇ, ਹੱਡ-ਬੀਤੀਆਂ

ਉਹ share ਕਰਦਾ ਜਾਂ ਆਪਣੇ ਨਾਲ ਦਿਲ ਦੀਆਂ ਗੱਲਾਂ ਖੋਲ੍ਹਦਾ ਹੈ ਨਾ

ਹੂੰ ਉਹਦੇ ਘਰੇ ਸੁੱਖ ਹੈ ਦੁੱਖ ਹੈ ਉਹ ਆਪਣੇ ਨਾਲ ਖੋਲੂਗਾ ਹਰ ਗੱਲ,

ਆਪਣੀ ਦੱਸੂਗਾ, ਬਈ ਬਈ ਅੱਜ ਮੇਰੇ ਨਾਲ ਆਹ ਬੀਤ ਗਿਆ, ਅੱਜ ਘਰੇ ਸਾਡੇ ਆਹ ਅੱਜ ਘਰੇ ਅਸੀਂ ਆਹ ਬਣਾਇਆ ਸੀਗਾ ਆਈਂ ਘਰੇ ਸਾਡੇ ਕੋਈ ਮਹਾਰਾਜ, ਅੱਜ ਘਰੇ ਲੜਾਈ ਹੋ ਗਈ, ਮੇਰੀ ਇਹਦੇ ਨਾਲ ਗੱਲ ਆ ਗਈ ਹੈਂ ਬਈ ਮੈਨੂੰ ਤਾਂ ਸ਼ੰਦ ਬਾਬਿਆਂ ਦਾ ਬਈ ਮੈਨੂੰ ਪੁੱਛ ਕੇ ਦੇ, ਆਪਾਂ ਇਹਦੇ ਨਾਲ ਖੇਡਦੇ ਹਾਂ ਬਈ ਹੈ ਨਾ,

ਹੂੰ ਪਿੰਡਾਂ ਦਾ ਮਾਹੌਲ ਹੋਰ ਆ ਵੈਸੇ ਹੈ ਨਾ ਸ਼ਹਿਰਾਂ ਦਾ ਵੀ ਹੋਰ ਹੈ ਯਾਰ ਹਾਂ ਪਿੰਡਾਂ ਦਾ ਮਾਹੌਲ ਹੋਰ ਹੈ, ਕਿਉਂਕਿ ਸ਼ਹਿਰੀ ਯਾਰ ਉਹ ਹੁੰਦੇ ਨੇ ਗੇ ਹੈ ਨਾ ਬਈ ਸ਼ਹਿਰੀ ਯਾਰ ਇੱਕ ਦੂਜੇ ਨੂੰ ਬੁਲਾ ਕੇ ਐਨਾ ਰਾਜ਼ੀ ਨਹੀਂ ਹੁੰਦੇ,

ਹੂੰ ਬਈ ਯਾਰ ਸ਼ਹਿਰੀ ਅਹ ਨੀਚਾ ਜਿਹਾ

ਤੈਨੂੰ ਹੁਣ ਪਤਾ ਹੀ ਹੈਗਾ ਬਈ ਜਾਤ ਪਾਤ ਦਾ ਉਹ ਕਰਦੇ ਨੇ

ਆਪਣੇ ਵਰਗਾ ਜਿਹੜਾ ਉਹ ਹੁੰਦਾ middle class ਗਰੀਬ

ਹੂੰ ਆਪਣੇ ਵਰਗਾ, ਆਂਏਂ ਨਹੀਂ ਕਹਿੰਦਾ ਹੈਗਾ ਬਈ ਯਾਰ ਆਪਾਂ ਜਿਹਦੇ ਆਪਣਾ ਵਰਗਾ ਨਾ ਜਿਹਦੇ ਨਾਲ ਦਿਲ ਤੋਂ

ਆਪਾਂ ਨੇ ਜਾਣਾ ਆਪਾਂ ਆਪਾਂ ਹਰ ਇੱਕ ਤੇ ਡਿੱਗ ਜਾਂਦੇ ਹਾਂ

ਜਾਂਦੇ ਹਾਂ ਕਿ ਆਪਾਂ ਕਹਿ ਦਿੰਦੇ ਹਾਂ ਬਈ ਇਹ ਬੰਦਾ ਆਪਣੇ ਲਈ ਅਮ ਖਾਸ ਆ, ਹੈ ਨਾ ਮੈਂ ਅੱਜ ਜਿਵੇਂ ਤੈਨੂੰ ਮਿਲ ਗਿਆ, ਹੈ ਨਾ, ਆਪਣੀ ਵਧੀਆ ਯਾਰੀ ਹੋ ਗਈ,

ਬਈ ਐਨਾ ਪਤਾ ਨਹੀਂ ਲੱਗਿਆ ਬਈ ਤੂੰ ਕਿਵੇ ਦਾ ਹੈ ਨਾ

ਬਈ ਮੈਨੂੰ ਐਨਾ ਕੁ ਪਤਾ ਲੱਗ ਗਿਆ ਤੇਰੀ ਜਿਹੜੀਆਂ ਤੇਰੀਆਂ ਗੱਲਾਂ ਕਰਨ ਦਾ ਉਹ ਹੈ ਤਰੀਕਾ ਢੰਗ ਹੈ

ਅਤੇ ਅਤੇ ਬਾਕੀ ਆਪਾਂ ਨੂੰ ਇਹੀ ਹੁੰਦਾ ਹੈ ਨਾ ਬਈ ਉਹ ਹੁਣ ਉਹ ਕਹਿੰਦੇ ਨੇ ਕਿ ਬਈ ਨੀਚਾ ਜਿਹਾ ਦਿਖਾਉਂਦੇ ਨੇ ਬਈ ਤੂੰ ਗਰੀਬ ਹੈ, ਹੈ ਨਾ, ਬਈ ਤੇਰੇ ਲਵੇ ਕੀ ਹੈਗਾ,

ਉਹ ਐਨਾ ਮੂੰਹ ਜਿਹਾ ਨਹੀਂ ਲਾਉਂਦੇ ਹੈਗੇ, ਉਹ ਆਪਣੀ ਆਪਣੀ ਆਪਦੀ cast ਵਾਲਿਆਂ ਨੂੰ ਆਪਦੀ ਜਾਤ ਵਾਲਿਆਂ ਨੂੰ ਹੈ ਨਾ

ਪਿੰਡਾਂ ਚ ਐਵੇਂ ਨਹੀਂ ਹੁੰਦਾ ਬਈ ਤੂੰ ਜੱਟ ਹੈਂ, ਬਈ ਤੂੰ ਮੇਰੇ ਨਾਲ ਕਿਉਂ ਬਹਿੰਦਾ

ਦਿਲੋ ਦਿਲੋਂ ਯਾਰੀ ਲਈ ਹੁੰਦੀ ਹੈ,

ਇਹ ਗੱਲ ਤੂੰ ਤੁੰ ਵੀ ਪਿੰਡ ਚ ਰਹਿੰਦਾ ਇਹ ਗੱਲ ਤੂੰ ਦੇਖੀ ਹੋਣੀ

ਉਹ ਬੰਦਾ ਨਾ ਕਦੇ ਵੀ ਆਂਏਂ ਨਹੀਂ ਹੁੰਦਾ, ਬਈ ਤੂੰ ਹੈ ਨਾ ਉੱਥੇ ਨਾ ਜਾ, ਐਵੇਂ ਕਰਦਾ, ਬਈ ਹੈ ਨਾ ਆਹ ਖਾਂਦਾ ਤੂੰ ਆਹ ਪੀਂਦਾ ਜੇ ਆਪਾਂ ਚਾਹੇ ਯਾਰ ਆਪਾਂ ਠੰਡੇ ਦੀ ਬੋਤਲ ਲਿਆਂਦੀ ਹੈ ਨਾ

ਦਸ ਦੀ ਬੋਤਲ ਲਿਆਂਦੀ ਆਪਾਂ ਐਵੇਂ ਕਹਿੰਦੇ ਹਾਂ ਕਿ ਬਈ ਇਹ ਵੀ ਆਪਾਂ ਸਾਰਿਆਂ ਨੇ ਵੰਡ ਕੇ ਪੀਏ ਹੂੰ

ਕੱਟ ਦੇਈਏ ਭਰਾ